ਇਹ ਤਾਂ ਇੱਕ ਵਾਰੀ ਵਧਣ ਤੋਂ ਹੀ ਜਿਆਦਾ ਪੇਟ ਖਰਾਬ ਹੋ ਗਿਆ ਜਦ ਮਤਲਬ ਕਿ ਉੱਠ ਹੀ ਨਾ ਸਕਾ ਫੇਰ ਸਾਨੂੰ test ਕਰਵਾਇਆ ਇੱਕ

ਉੱਥੇ ਜਾਕੇ ਮਤਲਬ ਕੀ ਬੀਮਾਰੀ ਪਕੜ ਚ ਆਈ

ਦਵਾਈ ਕੁੱਝ ਵੀ ਨਹੀ ਖਵਾਈ ਉਹਨਾ ਨੇ ਇੱਕ ਪੱਤਾ ਦਿੱਤਾ ਸੀ ਸਿਰਫ਼ ਵੀਹ ਰੁਪੀਏ ਦਾ

ਉਦੋੰ ਕਹਿੰਦੇ ਜਿਹੜਾ ਅੰਨ ਆ ਨਾ ਤੁਸੀਂ ਹੁਣੇ ਹੀ ਛੱਡ ਦੋ

ਉਹਨਾ ਨੇ ਮੇਰੇ ਹੱਥ ਚ ਅਸੀਂ hospital ਗਏ ਨਾ ਚਾਹ ਨਾਲ bread ਲੈ ਲਏ ਸਵੇਰ ਦੇ ਕੁੱਝ ਖਾਇਆ ਨੀ ਉਹ ਡਾਕਟਰ ਕਹਿੰਦੇ bread ਏ ਨਾ ਹੱਥ ਚ ਇੱਥੇ ਛੱਡ ਦੋ

ਕਣਕ ਹੁੰਦਾ ਅੱਜ ਤੋਂ ਬਾਅਦ ਈ ਮਤਲਬ ਕੀ ਤੁਸੀਂ ਖਾਣਾ ਕੀ ਦੇਖਣਾ ਵੀ ਨੀ ਹੈਗਾ ਅੱਛਾ ਫਿਰ ਉਹਨਾ ਨੇ ਕੁੱਝ diet ਦਿੱਤੀ ਤੁਹਾਨੂੰ ਖਾਣ ਨੂੰ ਇਸ ਤੋ ਇਲਾਵਾ ਵੀ ਕਣਕ ਨੀ ਖਾਣੀ

ਹਾਂ ਕਣਕ ਤੋਂ ਜਿਹੜੀ ਵੀ ਚੀਜ਼ ਬਣੀ ਏ biscuit rush bread ਮਿਲਾਵਟ ਵਾਲੀ ਕੋਈ ਚੀਜ਼ ਤੁਸੀਂ ਖਾਣੀ ਹੀ ਨਹੀਂ ਏ ਹਾ ਫ਼ੇਰ ਤੁਸੀਂ ਉਸ ਟਾਇਮ ਫ਼ਿਰ ਕੀ ਖਾਂਦੇ ਸੀ ਫ਼ੇਰ ਉਸ time ਜਿਸ ਤਰ੍ਹਾਂ ਚਾਵਲ ਹੋ ਗਏ ਮੱਕੀ ਦਾ ਆਟਾ

ਠੀਕ ਏ ਵੀ ਤੁਸੀਂ ਉਹ ਤਾਂ ਖਾਣਾ ਦੂਰ ਤੁਸੀਂ ਦੇਖਣਾ ਤੱਕ

ਤੇ ਇੱਕ ਡਾਕਟਰ ਨੇ ਇਹ ਸਲਾਹ ਦਿੱਤੀ ਕਹਿੰਦੇ ਇਹ ਤੁਹਾਨੂੰ ਮੈਂ ਪੰਜਾਬੀ ਵਿੱਚ ਸਮਝਾਦਾ ਅੱਜ ਕੱਲ English ਵਿੱਚ ਕਹਿੰਦੇ wheat allergy

ਪਰ ਇਹ ਪੰਜਾਬੀ ਹੈਗਾ ਮਤਲਬ ਕਿ ਤੁਹਾਡਾ ਇੱਕ ਕੀੜਾ ਹੁੰਦਾ

ਇੱਕ ਜਹਿਰੀਲਾ ਕੀੜਾ ਹੁੰਦਾ ਉਹ ਕਿਸੇ ਕਿਸੇ ਦੇ ਬਣਦਾ

ਜਦੋਂ ਆਪਣੇ ਪੇਟ ਦੇ ਅੰਦਰ ਉਹ ਕੀੜੇ ਨੂੰ ਨਾ ਮਤਲਬ ਕੀ ਕਣਕ ਨਹੀਂ ਮਿਲੂਗੀ

ਪੰਜ ਸਾਲ ਤੋਂ ਬਾਅਦ ਮੈਨੇ ਹੱਲਕਾ ਜਾ ਖਾਣਾ ਸ਼ੁਰੂ ਕੀਤਾ ਸੀ ਫ਼ੇਰ

ਮਤਲਬ ਕੀ ਦੋ ਹਿੱਸੇ ਵੇਸਨ ਦੇ ਲੈਣੇ ਤੇ ਇੱਕ ਹਿੱਸਾ ਕਣਕ ਦਾ mix ਕਰਕੇ

ਡਾਕਟਰ ਤਾਂ ਅੱਜਕਲ ਸਲਾਹ ਦਿੰਦੇ ਨੇ ਕੀ ਇੱਕਲੀ ਕਣਕ ਦੀ ਰੋਟੀ ਨਾ ਬਣਾਉ ਆਟਾ ਜਿਹੜਾ ਏ ਉਹ ਹਮੇਸ਼ਾ mix ਕਰੋ ਮੈਂ ਵੈਸੇ mix ਕਰਕੇ ਹੀ ਸਾਡੇ ਘਰ ਤਾਂ ਬਣਦੀ ਹੈਗੀ ਏ ਮੈਂ ਵਿੱਚ mix ਕਰ ਲੈਂਦੀ ਹਾਂ ਵੇਸਣ ਤੇ ਜੋੰ ਬਾਜਰਾ ਜਵਾਰ ਹਨਾ ਇਹ ਚੀਜਾਂ ਮੈਂ mix ਕਰ ਲੈਨੀ ਆਂ ਕਣਕ ਦੇ ਆਟੇ ਦੇ ਵਿੱਚ

ਦੇ ਆ ਕੋਈ ਵੀ ਆ ਇਹ normal ਬੰਦਾ ਵੀ ਖਾ ਸਕਦਾ ਏ ਇੱਕ healthy diet ਆ ਇਹ

ਫ਼ੇਰ ਮੇਰੇ ਉਹਨਾ ਦਿਨਾ ਦੀ weakness ਆ ਚੁੱਕੀ ਏ ਜਿਹੜੇ ਪੰਜ ਸਾਲ ਮੈਂ ਰੋਟੀ ਨੀ ਖਾਈ ਕਿਉਂਕਿ ਹੋਰ ਚੀਜ਼ ਖਾਣ ਨੀ ਸੀ ਆਂਦੀ ਹੈਗੀ

ਤੇ ਗਰਮੀਆ ਵਿੱਚ ਮੱਕੀ ਦੀ ਰੋਟੀ ਖਾਈ ਨਹੀ ਜਾਂਦੀ ਜ਼ਿਆਦਾ ਚੋਲ ਖਾਂਦੀ ਸੀ ਤਾਂ ਮੇਰਾ uric acid ਵੱਧ ਜਾਂਦਾ ਸੀਗਾ

ਉਹ ਤਾਂ ਹੈ ਈ ਏ ਫ਼ੇਰ ਰੋਟੀ ਤੋ ਬਿਨਾਂ ਆਪਾਂ ਦੇਖਦੇ ਆਂ ਹ਼ੋਰ ਹੁਣ ਕੀ ਖਾਵਾਂਗੇ

ਕੁੱਝ ਤੁਹਾਡਾ ਪਤਾ job ਕਰਨਾ ਘਰ ਫਟਾ ਫੱਟ ਇੰਨਾ time ਨੀ ਹੁੰਦਾ

ਨਾਲੇ ਆਪਾਂ ਕਿਹੜੇ ਬਹੁਤ ਵੱਡੇ ਮੰਤਰੀਆਂ ਦੇ ਬੱਚੇ ਆਂ ਮੰਤਰੀਆਂ ਦੇ ਘਰਾਂ ਚੋ ਆਂ ਹੈ ਤਾਂ ਆਪਾਂ normal family ਆਂ ਸਭ ਸਾਰੇ ਹੀ

ਸਹੀ ਸਮੇਂ ਤੇ ਨਾ ਖਾਨਾ ਖਾਣਾ ਨਾ diet ਲੈਣੀ

ਫੇਰ ਆਪਾ ਅਖੀਰ ਚ ਆਕੇ ਕਹਿ ਦਿੰਨੇ ਆ ਦਵਾਈ ਨੀ ਲੱਗਦੀ ਦਵਾਈ ਨੀ ਲੱਗਦੀ ਦਵਾਈ ਨੇ ਕਿੱਥੋ ਲੱਗਣਾ ਹੁਣ ਮੈਂਨੂੰ ਵੀ ਅਨੀਮੀਆ ਕਹਿੰਦੇ ਅਨੀਮੀਆ ਤੁਸੀਂ ਆਪਣੀ proper diet ਨੀ ਰੱਖੀ ਹੈਗੀ ਤਾਂ ਹੁਣ ਦਵਾਈਆਂ ਦੇ ਉਹ iron ਦੇ injection ਵੀ ਦੇਖੋ ਕਿੰਨੇ ਲੱਗ ਗਏ ਮੈਂਨੂੰ ਹਨਾ ਵਾਧੂ ਦੀ ਫੁਲਾਵਟ ਵੀ ਆਈ ਜਾਂਦੀ ਏ but ਉੱਠਿਆ ਵੀ ਨੀ ਜਾਂਦਾ ਸ਼ਰੀਰ ਵਿੱਚ ਤਾਕਤ ਹੇਨੀ ਹੋਰ ਕਦੇ ਕਿਤੇ swelling ਕਦੇ ਕਿਤੇ swelling ਬੱਸ ਆ problem ਚੱਲੀ ਜਾਂਦੀ ਏ ਸਮਝ ਨਹੀਂ ਆ ਰਹੀ or PGI ਜਾਣਾ ਵੀ ਕਿਤੇ ਸੋਖਾ ਨੀ ਹੈਗਾ ਬਹੁਤ ਔਖਾ

ਰੱਬ ਕਰੇ ਕਦੇ ਕਿਸੇ ਨੂੰ ਕਿਸੇ ਨੂੰ ਲੈਕੇ ਜਾਵੇ ਨਾ ਪਰ ਮੈਂ ਦੇਖਿਆ ਏ ਉੱਥੇ ਨਾ

ਤੇ ਮੈਨੂੰ ਇਸ ਇਸ ਨੰਬਰ ਕਮਰੇ ਦੇ ਵਿੱਚ ਮੈਂ ਜਾਣਾ ਇਸ floor ਤੇ ਏ ਉੱਥੇ ਹੁਣ ਪੰਜ ਸੱਤ ਤਾਂ floor ਨੇ ਏਂ ਤਾਂ ਉਹ ਦੱਸ ਦਿੰਦੇ ਏ ਜਿਹੜੇ card ਬਣਾਦੇ

ਪਤਾ ਨੀ ਹੁੰਦਾ ਪਹਿਲੀ ਵਾਰੀ ਵੈਸੇ ਤਾਂ ਉਹ ਦੱਸ ਦੇ ਏ ਪਰ ਸਮਝ ਹੀ ਨੀ ਲੱਗਦੀ ਉੱਥੇ ਰੱਸ਼ ਹੀ ਇੰਨਾ ਹੁੰਦਾ ਅਵਾਜ਼ਾਂ ਇੰਨੀਆ ਪੈਂਦੀਆਂ ਨੇ ਕੰਨਾ ਦੇ ਵਿੱਚ ਜਿਹੜਾ ਸਾਹਮਣੇ ਵਾਲਾ ਗੱਲ ਦੱਸ ਰਿਹਾ ਹੁੰਦਾ ਨਾ ਉਹ ਬੰਦੇ ਨੂੰ ਸਮਝ ਨੀ ਆਉਦੀ ਕਈ ਵਾਰੀ ਤਾਂ ਚਲੋ ਹੁਣ ਮੈਨੂੰ ਤਾਂ ਅੱਠ ਦੱਸ ਸਾਲ ਹੋ ਗਏ ਜਾਂਦੀ ਨੂੰ ਹਾਂ ਮੈਨੂੰ ਦੱਸ ਸਾਲ ਹੋ ਗਏ ਦੇਖਲੋ ਮੈਂ ਦੋ ਹਜ਼ਾਰ ਤੇਰਾਂ ਤੋਂ ਜਾਂਦੀ ਪਈ ਆ PGI ਤਾਂ ਫ਼ਿਰ ਮੇ ਦੇਖਦੀ ਹਾਂ ਕਈ ਉੱਥੇ ਜਿਹੜੇ ਨਵੇਂ ਆਏ ਮੈਂ ਕਿਹਾ ਚਲੋ ਮੈਨੂੰ ਤਾਂ ਭੇਦ ਏ ਕੇ ਇੱਥੇ canteen ਏ ਜੀ ਤੇ ਇੰਨੇ ਕ time ਤੇ ਸਾਡਾ card entry ਹੋਇਆ ਏ ਤੇ ਇੰਨੇ ਕ time ਸਾਨੂੰ ਦਵਾਈ ਮਿਲੇਗੀ ਇੰਨੇ ਕ time ਤੇ ਫ਼ੇਰ ਅਸੀਂ ਬਾਹਰ ਜਾਵਾਂਗੇ ਹਨਾ ਉਹ idea ਹੋ ਜਾਂਦਾ ਏ automatically ਹਨਾ

card entry ਹੋਊਗਾ ਫ਼ੇਰ ਤੁਹਾਨੂੰ ਦੱਸਣਗੇ ਕੇ ਤੁਹਾਨੂੰ ਬੀਮਾਰੀ ਕੀ ਏ ਤੁਸੀਂ ਉਹਨਾ ਨੂੰ ਦੱਸ ਦਿੱਤਾ ਕੀ ਮੈਂਨੂੰ ਉਹ ਤੁਹਾਨੂੰ ਪੁੱਛਣਗੇ ਤੁਹਾਨੂੰ ਕੀ ਦਿੱਕਤ ਏ ਹਨਾ ਵੀ ਕੀ ਬੀਮਾਰੀ ਏ ਤੁਹਾਨੁੰ ਕਿਸ related ਆਏ ਓਂ ਫ਼ੇਰ ਕੋਈ ਦੱਸਦਾ ਏ ਕੀ ਮੈਨੂੰ ਕਮਰ ਦਾ ਜਿਵੇਂ ਮੈਂ ਦੱਸਿਆ ਸੀ ਉਹਨਾ ਨੂੰ ਕੀ ਮੈਂਨੂੰ ਤਾਂ ਅਨੀਮੀਆ ਹੈਗਾ ਤੇ ਮੇਰਾ HP ਘੱਟ ਜਾਂਦਾ ਏ ਹੁਣ ਜਿਆਦਾ ਹੋ ਗਿਆ ਫ਼ਿਰ ਉਹ ਮੈਨੂੰ medical ਵਾਲੇ third floor ਭੇਜਦੇ ਏ ਤੇ medical ਵਾਲਿਆਂ ਕੋਲ ਫਿਰ medical ਵਾਲਿਆਂ ਦੇ ਕੋਲ card entry ਆਪਾਂ ਜਾਕੇ ਕਰਾ ਦਿੰਦੇ ਆ ਉਹ ਦੱਸ ਦਿੰਦੇ ਆ ਉੱਥੇ ਵੀ ਇੰਨੇ ਨੰਬਰ card ਦੇ ਉੱਪਰ ਬਣਿਆ ਹੁੰਦਾ ਅਹ ਛੱਪਿਆ ਹੁੰਦਾ ਕੇ ਇੰਨੇ ਨੰਬਰ ਕਮਰਾ ਏ ਤੇ ਇੰਨਾ ਤੁਹਾਡਾ entry ਨੰਬਰ ਏ ਤੁਸੀਂ ਉੱਪਰ ਚਲੇ ਜਾਓ ਫਿਰ ਉੱਪਰ ਜਾਕੇ ਉੱਥੇ card entry ਕਰਦੇ ਨੇ ਜਿਹੜੇ ਉਹਨਾ ਨੂੰ ਜਾਕੇ ਤੁਸੀਂ card ਫੜਾ ਦੇਣਾ ਫ਼ੇਰ ਤੁਸੀਂ ਉੱਥੇ ਕੁਰਸੀਆ ਲੱਗੀਆਂ ਏਂ ਤਾਂ ਬੈਠਣ ਵਾਸਤੇ patient ਦੇ ਉੱਥੇ ਬੈਠ ਕੇ wait ਕਰਨੀ ਏ ਫ਼ਿਰ ਉਹ ਆਪਣੇ ਆਪ ਤੁਹਾਨੂੰ ਆਵਾਜ਼ ਦੇਣਗੇ ਜਦੋਂ ਤੁਹਾਡਾ card ਡਾਕਟਰ ਦੇ ਅੱਗੇ ਅਹ ਆਉਗਾ ਨਾ ਨੰਬਰ ਫ਼ੇਰ ਉਹ ਤੁਹਾਨੂੰ ਆਵਾਜ਼ ਦੇਣਗੇ ਕੇ ਇੰਨਾ ਨੰਬਰ card ਏ ਹਰਜੀਤ ਕੌਰ ਏ wife of ਇਹ ਏ ਤੇ ਫਲਾਣਾ ਪਿੰਡ ਏ ਹਨਾ same ਨਾਮ ਦੇ ਬਹੁਤ ਸਾਰੇ card ਆ ਜਾਂਦੇ ਆ ਕਈ ਵਾਰੀ ਫ਼ੇਰ ਉਹ ਪੂਰਾ address ਬੋਲ ਦਿੰਦੇ ਆ ਫ਼ੇਰ ਜਾਕੇ ਤੁਸੀਂ ਡਾਕਟਰ ਨਾਲ ਸਾਰੀ ਆਪਣੀ ਦੱਸੋਗੇ ਕੇ ਮੈਨੂੰ ਆ problem ਆ ਜੀ ਆ ਜੀ ਆ

ਇਹ ਇੰਨੇ time ਤੋਂ ਚੱਲ ਰਿਹਾ ਹੈਗਾ ਹਨਾ ਤੇ ਕਦੇ ਵੱਧ ਗਿਆ ਕਦੇ ਘੱਟ ਗਿਆ ਕਦੇ ਠੀਕ ਹੋ ਗਿਆ

ਅਹ ਫ਼ੇਰ ਉਹ ਕਰ ਦਿੰਦੇ ਆ ਵੈਸੇ ਤਾਂ

ਕੇ ਫ਼ੇਰ ਉਹ ਤੁਹਾਨੂੰ ਦਵਾਈ ਲਿੱਖ ਦੇਣਗੇ ਕੁੱਝ test ਲਿੱਖਣਗੇ

ਦਵਾਈ ਮਿਲ ਜਾਵੇਗੀ ਤੁਹਾਨੂੰ ਡਾਕਟਰ ਵੀ ਮਿਲ ਜਾਵੇਗਾ ਦਵਾਈ ਵੀ ਲਿੱਖਦੇਗਾ ਤੁਹਾਡੇ test ਵੀ ਲਿੱਖ ਦੇਗਾ ਜੇ ਤੁਹਾਨੁੰ ਬਾਰਾਂ ਵਜੇ ਤੋਂ ਪਹਿਲਾ ਡਾਕਟਰ ਨੇ ਸਾਰੇ ਲਿੱਖ ਦਿੱਤੇ ਆ ਨਾ test ਤੁਸੀਂ ਇੱਕ ਵਜੇ ਤੱਕ ਉਥੇ time ਏ

ਪਰ ਉਹ depend ਕਰਦਾ ਏ ਕੀ ਡਾਕਟਰ ਤੁਹਾਨੂੰ ਖ਼ਾਲੀ ਪੇਟ ਦੱਸ ਰਿਹਾ ਜਾਂ ਫ਼ਿਰ ਤੁਸੀਂ ਖਾ ਪੀ ਕੇ test ਕਰਾਉਣੇ ਏ ਉਹ ਡਾਕਟਰ ਹੀ ਤੁਹਾਨੂੰ ਦੱਸੇਗਾ ਕੀ ਤੁਸੀਂ ਖ਼ਾਲੀ ਪੇਟ ਹੋ ਤਾਂ ਤੁਸੀਂ sample ਉਸੇ ਦਿਨ ਹੀ ਹੋ ਜਾਂਦੇ ਏ ਮੈਂ ਤਾਂ

ਤਾਂ ਉਹ OPD ਜਿੱਥੇ ਫ਼ੀਸ ਜਮਾ ਕਰਦੇ ਏ ਤੇ sample ਲੈਂਦੇ ਏ ਉਹ ਬੰਦ ਹੋ ਜਾਂਦੀ ਏ ਫਿਰ ਅਗਲੇ ਦਿਨ early morning ਅੱਠ ਵਜੇ ਤੁਹਾਨੂੰ ਉਹ ਬੁਲਾਂਦੇ ਏ

ਖ਼ਾਲੀ ਪੇਟ ਹੀ ਜਾਵੇ ਆਪਣਾ ਖਾਣ ਨੂੰ ਕੁੱਝ ਲੈ ਜਾਵੇ ਨਾਲ

member ਜਾਂਦੇ ਏ ਕੋਈ ਕੱਲਾ ਤਾਂ ਜਾਂਦਾ ਨੀ ਉੱਥੇ ਨਾਲ ਜਿਵੇਂ ਹੁਣ ਮੈਂਨੂੰ ਪਤਾ ਮੇਰਾ HP ਘੱਟ ਆ ਉਹ ਮੈਂ ਤਾਂ ਗਿਰੂੰਗੀ line ਚ ਐਨਾ ਲੰਬਾ ਸਮਾਂ ਮੈਂ ਤੇ ਨੀ ਖੜ ਸਕਦੀ ਨਾ

ਹਾਂ ਤਾਂਹੀ ਮੈਂ ਤੁਹਾਨੂੰ ਪੁੱਛ ਰਹੀ ਆਂ ਨਾ ਜੇ ਬਾਰੇ ਮੈਂਨੂੰ ਨਹੀਂ ਪਤਾ ਵੀ ਤੁਸੀਂ ਜਾਂਦੇ ਰਹਿੰਦੇ ਓ

ਮੈਂ ਕਈ ਵਾਰੀ ਸੋਚਦੀ ਆਂ ਮੈਂਨੂੰ ਜਾਣ ਤੋਂ ਬੜਾ ਡਰ ਲੱਗਦਾ ਨਹੀਂ ਜਿਵੇਂ ਤੁਸੀਂ back pain ਕਹਿੰਦੇ ਹੋ ਨਾ ਤਾਂ ਉੱਥੇ ਤਾ ਤੁਹਾਨੂੰ ਮੈਂਨੂੰ ਲੱਗਦਾ ਪਹਿਲੇ ਦਿਨ ਜਾਓਗੇ ਤੁਹਾਨੂੰ ਸ਼ਾਇਦ ਈ ਆ ਦੁੱਜੀ ਵਾਰੀ ਜਾਣ ਦੀ ਜਰੂਰਤ ਪਵੇ ਤਾਂ ਉਹ ਇੱਕੋ ਵਾਰੀ ਮੇਰੇ ਨਾਲ ਗਈ ਏ ਨਾਲੇ ਤਾਂ ਮੇਰੀ sport ਹੋ ਗਈ ਨਾਲੇ ਉਹਦੀ ਦਵਾਈ ਮਿਲ ਗਈ ਤੇ ਉਹ ਉਹਤੋਂ ਬਾਅਦ ਠੀਕ ਏ ਉਹ ਗਈ ਨੀ ਮੁੜ ਕੇ ਉਹ ਕਹਿੰਦੀ ਮੇ ਠੀਕ ਆਂ

ਗੋਡੇ ਗੁੱਡੇ ਦੁਖਣ ਲੱਗਗੇ ਜਾਂ ਤਾਂ back pain ਤੋਂ ਮੈਨੂੰ ਬੈਠਣ ਚ ਬੜੀ ਦਿੱਕਤ ਆਂਦੀ ਏ ਮੈਂ ਨੀਚੇ ਬੈਠ ਨਹੀਂ ਸਕਦੀ

ਸੁਰੂਆਤ ਵਿੱਚ ਹੀ ਪਤਾ ਲੱਗ ਜਾਂਦਾ ਤਾਂ ਉਹ ਤਾਂ ਜਿਆਦਾ ਲੰਬਾ ਸਮਾਂ ਦਵਾਈ ਨਹੀਂ ਲੱਗਦੀ ਉਹਨਾ ਨੂੰ ਉਹ ਤਾਂ ਨਾਲ ਦੀ ਨਾਲ ਠੀਕ ਹੋ ਜਾਂਦੇ ਨੇ ਕਿਉਂਕਿ ਉਹ test ਇਸ ਤਰ੍ਹਾਂ ਦੇ ਕਰਦੇ ਡਾਕਟਰ ਉਹ ਸੀਨੀਅਰ ਡਾਕਟਰ ਨੇ ਹਣਾ ਜਿਹੜੇ ਡਾਕਟਰ ਉੱਥੇ ਨੇ ਨਾ ਜਿਹੜੇ test ਉਹ ਡਾਕਟਰ ਨੇ ਲਿਖਣੇ ਆ ਜਿਹੜੇ ਆਪਣੇ ਇੱਥੇ local ਵਾਲੇ ਹੈਗੇ ਨੇ ਡਾਕਟਰ ਉਹ ਉੱਥੋ ਤੱਕ ਪਹੁੱਚ ਦੇ ਹੀ ਨਹੀਂ ਹੈਗੇ ਨਹੀਂ ਇਹ ਗੱਲ ਤਾ ਪੱਕੀ ਏ

ਤੇ ਜਾਂ ਵੱਧ ਤੋਂ ਵੱਧ ਕੀ ਬੱਲੇ ਮਾਰਦੇ ਆ typhoid ਦਾ test ਕਰਵਾਲੋ pain killer ਦੇਦੋ ਜੀ ਹਨਾ

paracetamol ਦੇਦੋ ਜੀ ਕਿਉਂ ਪਤਾ ਈ ਏ ਦਰਦ ਹੋਉਗਾ ਤਾਂ ਬੁਖਾਰ ਹੋ ਹੀ ਜਾਣਾ ਤਾਂ paracetamol ਇਹਨਾ ਨੇ ਲਾਜਮੀ ਦੇਣੀ ਏ ਅੱਛਾ ਜੇ ਹੁਣ ਦਵਾਈ ਤੁਹਾਨੂੰ ਜਿਆਦਾ ਖੁਸ਼ਕ ਦੇ ਦਿੱਤੀ ਏ ਗਰਮ ਦੇ ਦਿੱਤੀ ਏ ਉਹਦੇ ਨਾਲ ਉਹਨੂੰ ਖਾਂਸੀ ਵੀ ਹੋਣੀ ਹੋਣੀ ਏ ਉਹਦੇ ਨਾਲ ਖਾਂਸੀ ਦੀ ਸ਼ੀਸ਼ੀ ਲਿਖ ਦੇਣਗੇ ਜੀ ਲੋ ਖਾਂਸੀ ਦੀ ਸ਼ੀਸ਼ੀ ਵੀ ਲੈ ਜਾਵੋ ਮਤਲਬ ਕੀ ਛੋਟੇ ਮੋਟੇ ਦਾ ਤਾਂ ਠੀਕ ਹੋ ਜਾਂਦਾ ਮਤਲਬ ਜੇ ਕੋਈ ਬੜੀ problem ਹੋਜੇ ਉਹ ਉਰੇ

ਜੇ ਲੰਬੇ ਸਮੇਂ ਤੋਂ ਤੁਹਾਨੂੰ ਚੱਲ ਰਹੀ ਹੈਗੀ ਏ ਨਾ ਕੋਈ ਦਿੱਕਤ ਤਾਂ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਇੱਕ ਵਾਰੀ ਉੱਥੇ ਦਿਖਾ ਲੈਣਾ ਚਾਹੀਦਾ

ਹਾਂਜੀ ਜੀ mam ਮੇਰਾ ਨਾਮ ਰਾਕੇਸ਼ ਸਹਿਗਲ ਮੈਂ ਤੁਹਾਡੀ ਕਿਸ ਪ੍ਰਕਾਰ ਸੇਵਾ ਸਹਾਇਤਾ ਕਰ ਸਕਦਾ ਅਮ sir ਮੈਂ ਤੁਹਾਡੇ ਨਾ flip cart ਤੋਂ ਨਾ ਇੱਕ product ਮੰਗਵਾਇਆ ਸੀ ਉਹ product ਜਿਦਾਂ ਮੇਰੇ ਕੋਲ ਪਹੁੰਚਿਆ ਨਾ ਤੇ ਉਹਦੀ ਹਾਲਤ ਬਹੁਤ ਖਰਾਬ ਸੀ ਉਹ ਇੱਕ jar ਤੇ ਚਾਰ ਕੱਪਾਂ ਦਾ set ਸੀ ਜਿਹਦੇ ਵਿਚੋਂ ਦੋ cup ਟੁੱਟੇ ਹੋਏ ਨੇ ਆਰ ਮਤਲਬ ਖੁਲਿਆ ਹੋਇਆ ਵੀ ਆਇਆ ਹੈ ਮੈਂ ਇਹ complaint ਤੁਹਾਨੂੰ ਦੇਣਾ ਚਾਹੁੰਦੀ ਹਾਂ ਕੀ ਮੇਰੇ please ਤੁਸੀਂ ਇਹ ਜਿਹੜਾ ਇਹ set ਮੰਗਵਾਇਆ ਹੈ ਉਹ ਪੂਰਾ set change ਕਰ ਦਿਓ ਮਾਫ਼ੀ ਚਾਹੁੰਦਾ ਹੈਗਾ ਥੋਡਾ parcel ਖੁੱਲਾ ਪਹੁੰਚਿਆ ਹੈਗਾ ਬਾਰਿਸ਼ ਦਾ season ਚੱਲਦਾ ਪਿਆ ਹੋ ਸਕਦਾ ਹੈ ਕੀ parcel ਭਿੱਜ ਗਿਆ ਹੋਵੇ